ਜੇ ਪੇੜਾ ਘੱਟ ਏ ਤਾਂ ਉਹਦੇ ਚ ਘੱਟ ਹੀ ਪਾਏਗਾ

ਉਹਨੂੰ ਉਵੇ ਈ ਲੋਈਏ ਦੇ ਵਾਂਗੂ ਬੰਦ ਕਰਕੇ ਗੋਲ ਗੋਲ

ਉਹਨੂੰ ਆਪਾਂ ਜਿੰਨਾ ਵੀ ਬੇਲ ਸਕਦੇ ਆ ਬੇਲ ਕੇ

ਤਵੇ ਤੇ ਪਾਉਗੇ ਤਵੇ ਤੇ ਪਾਨ ਜਿਵੇਂ ਕੀ ਆਪਾਂ normal ਪਰੋਂਠਾ ਵੀ ਬਣਾਨੇ ਆ

ਹਾਂਜੀ ਹੋਰ ਦੱਸੋ ਦੀਦੀ ਤੇ ਮਤਲਬ ਕਿ ਪਨੀਰ ਦੇ ਪਕੋੜੇ

ਪਨੀਰ ਦੇ ਵੀ ਏਵੈ ਈ ਹੁੰਦੇ ਏ ਮਤਲਬ ਕੀ ਪਨੀਰ ਨੂੰ ਆਪਾਂ ਕੱਦੁਕਸ ਵੀ ਕਰ ਸਕਦੇ ਆ

ਹਾਂ mash ਵੀ ਕਰ ਸਕਦੇ ਆ ਹੱਥ ਨਾਲ ਜਾਂ ਕੱਦੁਕਸ ਕਰਕੇ ਜਿਆਦਾ ਉਹ ਲੱਗਦੇ ਹੈਗੇ

ਉਹਨੂੰ ਕੱਲੇ ਨੂੰ ਵੀ ਬਣਾ ਸਕਦੇ ਆ ਮਤਲਬ ਕੇ ਵਿੱਚ ਪਿਆਜ ਵੀ ਪਾ

ਤੇ ਉਹਨੂੰ ਦੋਨਾ ਨੂੰ ਮਤਲਬ ਜੇ ਪਿਆਜ ਪਾਣੇ ਏ ਦੋਨਾ ਨੂੰ mash ਕਰ mix ਕਰਕੇ

ਉਹੀ recipe ਧੰਨੀਆ ਗਰਮ ਮਸਾਲਾ ਉਹ ਆਪਣੇ taste according ਜਿੰਨਾ ਵੀ ਤੁਸੀਂ ਸਮਾਨ ਪਾਣਾ

ਉਨੀ ਉਹ ਮਤਲਬ ਕੀ ਜਿਹੜਾ ਆਪਾਂ ਆਲੂ ਦਾ ਬਣਾਇਆ ਸੀ ਉਹ ਬਾਹਰ ਨਿਕਲਣ ਦਾ ਥੋੜਾ ਉਹ

ਹਾਂ ਕਿਉਂਕਿ ਉਹ ਨਾ ਹੋ ਜਾਵੇ ਜਿਹੜਾ ਪਨੀਰ ਦਾ ਪਰੋਂਠਾ ਹੁੰਦਾ ਹੈਗਾ

ਜੇ ਦੀਦੀ ਉਹ ਲੋਈਆ ਉਵੇ ਬਨਾਣਾ ਕੇ ਦੋ ਰੋਟੀਆਂ ਵੇਲ ਕੇ ਵਿੱਚ ਨੂੰ ਪਾਨੇ ਆ

but ਲੋਈਆ ਬਣਾ ਕੇ ਜਦੋਂ ਬਣਾਵਾਗੇ ਉਹ ਜਿਆਦਾ ਵਧੀਆ

ਠੀਕ ਏ ਤੇ ਦੀਦੀ ਜਿਹੜਾ ਪਾਲਕ ਦਾ ਆਪਾਂ ਪਰਾਂਠਾ ਬਣਾਨੇ ਆ ਕਈ ਲੋਕੀ ਦੋ ਤਰੀਕੇ ਨਾਲ ਬਣਾਨੇ ਏ ਕੀ ਕੱਟ ਕੇ ਬਣਾ ਲੈਂਦਾ ਕੋਈ boil ਕਰਕੇ ਵਿੱਚ ਨੂੰ grind ਜਾ ਕਰਕੇ ਫੇਰ ਬਣਾਦੇ ਆਪਾਂ ਨੂੰ ਕਿਸ ਤਰੀਕੇ ਨਾਲ ਉਹਦੇ ਬਣਾਨੇ ਚਾਹੀਦੇ ਏ ਜਿਹੜਾ ਪਾਲਕ ਮੇਥੀ ਪਾਲਕ ਦਾ ਹੁੰਦਾ

ਉਹਨੂੰ ਆਪਾਂ ਕਣਕ ਦੇ ਆਟੇ ਵਿੱਚ ਵੀ ਗੁਣ ਸਕਦੇ ਆ

ਬਰੀਕ ਬਰੀਕ cutting ਕਰਕੇ ਪਹਿਲਾਂ ਉਹਦੀ ਸਾਫ਼ ਕਰਕੇ ਚੰਗੀ ਤਰ੍ਹਾਂ ਉਹਨੂੰ

ਫੇਰ ਧੋ ਕੇ ਕਿਸੇ ਝਾਰਨੀ ਚ ਨੁਚੜਨ ਲਈ ਰੱਖ ਲੋ

cutting ਕਰਨ ਤੋਂ ਬਾਅਦ ਉਹਨੂੰ ਆਟੇ ਦੇ ਵਿੱਚ ਜਿੰਨਾ ਕ ਆਟਾ ਆਪਾਂ ਲੈਣਾ ਚਾਉਂਨੇ ਹਾਂ ਵਿੱਚ ਗੁੰਨ ਸਕਦੇ ਆ

ਗੁੰਨ ਕੇ ਵਿੱਚ ਅਦਰਕ ਲਸਣ ਦਾ paste ਵੀ ਪਾ ਸਕਦੇ ਆ

ਉਸ ਚ paste ਪਾਣ ਤੋਂ ਬਾਅਦ ਆਪਾਂ ਨਮਕ taste ਮਿਰਚ ਵੀ taste ਅਨੁਸਾਰ

ਤੇ simple ਜਿਵੇਂ ਆਪਾਂ normal ਰੋਟੀ ਬਣਾਨੇ ਆ ਉਵੇ

ਤੇ ਉਸ ਤੇ ਪਰਾਂਠੇ ਦੀ ਤਰ੍ਹਾਂ ਆਪਾਂ ਘੀ ਲਗਾਨਾ ਦੋਨਾ side ਠੀਕ ਏ ਮਤਲਬ ਉਹਦੇ ਵਿੱਚ ਹੁਣ ਆਪਾਂ ਮਤਲਬ ਹਲਦੀ ਵਗੈਰਾ ਵੀ ਪਾ ਸਕਦੇ ਆ

ਤੇ ਜੇ ਆਪਾਂ ਇਨੂੰ ਕਈ ਲੋਕੀ ਮੱਕੀ ਦੇ ਆਟੇ ਵਿੱਚ ਜਿਆਦਾ ਓ ਕਰਦੇ ਏ

ਬਣਾਦੇ ਏ ਆਹ ਮੱਕੀ ਦੇ ਆਟੇ ਦੇ ਵਿੱਚ ਵੀ ਐਵੇ ਈ ਪਾਣਾ ਮਤਲਬ ਕੀ ਉਹਨੂੰ ਕੱਟ ਕੇ ਕਟਣ ਦਾ ਤਰੀਕਾ ਉਹੀ ਧੋ ਸਵਾਰ ਕੇ ਮੱਕੀ ਦਾ ਆਟਾ ਛਾਨੋ ਵਿੱਚ ਜੇ ਕੱਲੀ ਮੱਕੀ ਦੀ ਬਣਾਨੀ ਏ

ਉਹਦੇ mash ਕਰਕੇ ਸਾਰਾ ਗੁੰਨ ਕੇ ਆਟਾ

ਮੱਕੀ ਦੇ ਉਵੇ ਈ ਮੱਕੀ ਦੇ ਬਣਾ ਕੇ ਪਰੋਂਠੇ ਆਲੇ ਦੁਆਲੇ ਘੀ ਲਾ ਕੇ ਬਣਾ ਸਕਦੇ ਆ

ਤੇ ਜੀ ਗੋਭੀ ਗੋਭੀ ਦੇ ਪਰਾਂਠੇ ਚੋ ਗੋਭੀ ਦੇ ਪਰਾਂਠੇ ਚੋ ਕਿਆ ਕਰਨਾ ਪੈਂਦਾ ਉਹ ਵੀ ਮੈਂ ਆਟੇ ਦੇ ਵਿੱਚ ਵੀ ਗੁੰਨੀਆ ਜਾਉਗਾ ਨੀ ਆਟੇ ਦੇ ਵਿੱਚ ਨੀ ਜਿਵੇਂ ਗੋਭੀ ਲੈ ਕੇ ਆਪਾਂ ਪਹਿਲਾਂ ਉਹਨੂੰ ਧੋ ਸਵਾਰ ਕੇ ਰੱਖ ਲੋ

ਥੋੜਾ ਦੇਰ ਗੋਭੀ ਨੂੰ ਸੁਕਣ ਦਿਉ ਕਿਉਂਕਿ ਉਹਦੇ ਵਿੱਚ ਪਾਣੀ ਚਲਾ ਜਾਂਦਾ ਹੈਗਾ

ਉਹ ਸੁਕਣ ਤੋਂ ਬਾਅਦ ਉਹਨੂੰ ਕੱਦੁਕਸ ਨਾਲ ਕਸ ਕਰਲੇ

ਕਸ ਕਰਨ ਤੋਂ ਬਾਅਦ ਉਹ ਬਰੀਕ ਬਰੀਕ ਹੋ ਜੇਗੀ

ਠੀਕ ਏ ਉਨੂੰ ਰੱਖ ਲੋ ਰੱਖਣ ਤੋਂ ਬਾਅਦ ਆਪਾਂ ਆਟਾ ਗੁੰਨ ਕੇ ਰੱਖ ਲੋ ਆਟਾ ਗੁੰਨ ਕੇ ਦੱਸ ਕ ਮਿੰਟ ਆਟਾ ਗੁੰਨੀਆ ਰਹਿਣ ਦੋ

ਆਟਾ ਗੁੰਨਣ ਤੋਂ ਬਾਅਦ ਆਪਾਂ ਦੁਵਾਰੇ ਆਟੇ ਨੂੰ ਮੁੱਕੀ ਦਉਗੇ

ਠੀਕ ਏ ਆਟਾ ਪਤਲਾ ਈ ਰੱਖਣਾ ਜਿਵੇਂ ਆਪਾਂ ਆਲੂ type ਰੱਖਿਆ ਸੀਗਾ

ਤੇ ਉਸ ਤੋਂ ਬਾਅਦ ਆਪਾਂ ਫੇਰ ਜਿਹੜਾ grand ਕੀਤਾ ਉਹਦੇ ਵਿੱਚ ਨਮਕ

ਮਿਰਚ ਹਰੀ ਮਿਰਚ ਵੀ ਲਾਲ ਮਿਰਚ ਵੀ ਪਾ ਸਕਦੇ ਆ ਅਧਰਕ ਲਸਣ ਦਾ paste ਵੀ ਪਾ ਸਕਦੇ ਆ

ਇਸ ਚ ਜੇ ਆਪਾਂ ਪਿਆਜ ਵੀ add ਕਰਨਾ ਚਾਹੁੰਦੇ ਆ ਪਾ ਸਕਦੇ ਆ

ਉਵੇ ਈ ਉਹਦਾ ਲੋਈਆ ਉਹ ਕੀਤਾ ਮਤਲਬ ਕੀ ਉਸ ਚ paste ਪਾਇਆ

ਤੇ paste ਪਾਣ ਤੋਂ ਬਾਅਦ ਉਹਨੂੰ ਤਵੇ ਤੇ ਸੇਕਿਆ

ਤਵੇ ਤੇ ਸੇਕਣ ਤੋਂ ਬਾਅਦ ਜਿਵੇਂ ਆਪਾਂ ਆਲੇ ਦੇ ਦੋਨੋ side ਘੀ ਲਗਾਇਆ

ਤੇ ਦੀ ਇੱਕ ਹੋਰ ਮਤਲਬ ਕੀ ਜਿਹੜਾ ਆਪਾਂ ਪਿਆਜ ਦਾ ਪਰੋਂਠਾ ਉਹ ਹੁਣ ਆਪਾਂ ਅੱਲਗ ਬਣਾਦੇ ਕਈ ਕਈ ਵਾਰੀ ਪਰ ਆਪਾਂ ਬਣਾਨੇ ਆ ਪਰ ਪਿਆਜ ਨਿਕਲ ਜਾਨੇ ਏ ਮਤਲਬ ਫੇਰ ਉਹਦੇ ਚ ਆਪਾਂ ਉਨੂੰ ਕਿਵੇਂ ਆਪਾਂ ਅੱਛੇ ਤਰੀਕੇ ਨਾਲ ਬਣਾ ਸਕਦੇ ਆ ਪਿਆਜ ਦੇ ਪਰੋਂਠੇ ਬਣਾਨ ਦੇ ਦੋ ਤਰੀਕੇ ਹੁੰਦੇ ਏ

ਇੱਕ ਤਰੀਕਾ ਇਹ ਏ ਆਪਾਂ ਜਦੋਂ ਪਿਆਜ ਦਾ ਪਰੋਂਠਾ ਬਣਾਨੇ ਆ ਇੱਕ ਆਪਾਂ ਬਰੀਕ ਬਰੀਕ ਪਿਆਜ ਨੂੰ ਬਰੀਕ ਬਰੀਕ ਕੱਟਣਾ ਏ

ਹਾਂ ਬਰੀਕ ਕੱਟਣ ਤੋਂ ਬਾਅਦ ਉਹਨੂੰ ਜ ਨਮਕ ਉਸ ਵਿੱਚ ਨਮਕ ਉਸ ਵਿੱਚ ਜਦੇ ਨਹੀਂ ਪਾਣਾ

ਹਾਂ ਜਰੂਰੀ ਨੀ ਵੀ ਪਿਆਜ ਦੇ ਵਿੱਚ ਹੀ ਨਮਕ ਪਾਣਾ

ਆਟੇ ਦੇ ਵਿੱਚ ਨਮਕ ਗੁੰਨਣ ਤੋਂ ਬਾਅਦ ਤੇ ਫੇਰ ਜਿਹੜਾ ਆਪਾਂ ਆ ਕਟਿਆ ਏ ਪਿਆਜ ਬਰੀਕ ਬਰੀਕ ਉਹਨੂੰ ਹੱਥ ਨਾਲ ਆਪਾਂ ਕੱਲੇ ਕੱਲੇ ਕਰਲੋ ਕੱਲੇ ਕਕੱਲੇ ਕਰਨ ਤੋਂ ਬਾਅਦ ਉਹਦੇ ਵਿੱਚ ਮਿਰਚ ਮਸਾਲਾ ਜੋ ਵੀ ਪਾਣਾ ਚਾਹੁੰਨੇ ਆ ਜੀਰਾ ਵੀ ਪਾ ਸਕਦੇ ਆ ਉਹਨੂੰ ਪਾਕੇ

ਪੇੜਾ ਲੈ ਕੇ ਉਵੀ ਉਸੀ ਤਰ੍ਹਾਂ ਉਹਦੇ ਵਿੱਚ ਪਾਕੇ paste ਕਹਿੰਦੇ ਵੀ ਅੱਜ ਬਰੀਕ ਕਟੋ ਮੋਟੇ ਨਾ ਕਟੋ other wise ਜੇ ਮੋਟੇ ਕਟੋਗੇ ਉਹ ਵਿਚੋ ਪੇੜੇ ਵੀ ਨਿਕਲ ਈ ਜਾਂਦੇ ਏ

ਓ ਪਾਣੀ ਪਾਣਾ ਕਿਉਂਕਿ ਪਿਆਜਾ ਚ ਜਦੋਂ ਨਮਕ ਪਾਨੇ ਆ ਤਾਂ ਪਿਆਜ ਪਾਣੀ

ਤੇ ਫੇਰ ਜਦੋਂ ਪਰਾਂਠਾ ਤਿਆਰ ਹੋ ਜਾਂਦਾ ਤੇ ਇੱਕ ਤਰੀਕਾ ਹੈ ਪਰਾਂਠੇ ਨੂੰ ਬਣਾਨ ਦਾ ਮਤਲਬ ਕੇ ਪਹਿਲਾਂ ਅਪਾ ਤੜਕੇ ਕੜਾਈ ਵਿੱਚ ਤੇਲ ਪਾਨੇ ਆ

ਜਾਂ ਘਿਉ ਲਗਾਲੋ ਜੋ ਵੀ ਦੇਸੀ ਘੀ ਪਾ ਕੇ

ਪਿਆਜ ਭੂੰਨਣ ਤੋਂ ਬਾਅਦ ਜਦੋਂ ਪਿਆਜ ਅੱਧ ਕਚਾ ਜਿਆ ਹੋ ਗਿਆ